ਗਹਿਣਾ ਬਣਵਾਉਣਾ ਕੁੜੀ ਲਈ ਹੋ ਗਿਆ ਜਾ ਮੁੰਡੇ ਦਾ ਵਿਆਹ ਕਰਨਾ ਏ

ਪਹਿਲੇ ਰੋਕਾ ਕਰੋ ਫ਼ੇਰ ਅੱਜ ਕੱਲ ring ceremony ਦਾ ਚੱਲ ਪਇਆ ਰਿਵਾਜ

ਹਾਂਜੀ ਬਹੁਤ ਅਲੱਗ ਅਲੱਗ ਉਹਨਾ ਦੇ ਖਰਚੇ ਲਹਿਦੇ ਆ ਜਾਣੇ ਏ gold ਦਾ rate ਪੰਜਾਹ ਹਜ਼ਾਰ ਤੋ ਵੀ ਉੱਪਰ ਚਲਾ ਗਿਆ ਤੋਲਾ

ਅੱਜਕਲ ਤਾਂ ਕੋਈ ਆਮ ਤਾਂ ਲੈਣ ਨੂੰ ਤਿਆਰ ਹੀ ਨਹੀਂ ਹੈਗਾ ਗਰੀਬ ਕਿਵੇਂ ਲੈਲੂਗਾ ਗਰੀਬ ਤਾਂ

ਵਿਆਹ ਕਰਦਾ ਹੈ ਮਜਬੂਰੀ ਚ ਕੁੜੀ ਨੂੰ ਦੇਣਾ ਗਰੀਬ ਲਈ ਤਾਂ ਬਹੁਤ ਹੀ ਜਿਆਦਾ ਮੁਸ਼ਕਿਲ ਹੋ ਗਿਆ ਹੈ ਵਿਆਹ ਕਰਨਾ ਸਹੀਂ ਗੱਲ ਆ ਬਹੁਤ ਜਿਆਦਾ ਮੁਸ਼ਕਿਲ ਹੋ ਗਿਆ ਕਿਉ ਕੀ ਦਉਗਾ ਕੁੜੀ ਨੂੰ ਕੀ ਨਹੀਂ

ਕੁੱਛ ਦਿੱਤਾ ਤੇ ਫ਼ੇਰ ਅੱਗਲੇ ਨੂੰ ਕਹਿਣਾ ਵੀ ਹਾਂ ਮੇਰੀ ਆਪਣੀ ਕੁੜੀ ਨੂੰ ਕੁੱਛ ਪਾਇਆ ਹੀ ਨਹੀਂ ਹੈ ਇਹ ਚੀਜ਼ ਹੁੰਦੀ ਆ ਤਾਹੀ ਤਾਂ ਉਹ ਕਰਜਾ ਲੈਣੇ ਏ ਖਾਤੇ ਕਰਜਾ ਲੈਂਦੇ ਏ ਕਹਿੰਦੇ ਹੈ ਨਾ ਗਰੀਬ ਵੇ ਜੱਟ ਕਰਜੇ ਵਿੱਚ ਡੁੱਬਿਆ ਪਿਆ ਹੈ ਤੋ ਉਹ ਕਾਹਦੇ ਵਾਸਤੇ ਡੁੱਬਿਆ ਪਿਆ ਹੈ ਉਹ ਇਸ ਚੀਜ਼ ਲਈ ਡੁੱਬਿਆ ਪਿਆ ਹੈ ਜੱਟ ਨੇ ਆਪਣਾ ਕਰਨਾ ਵੀ ਹੈ ਕਹਿਣਾ ਵੀ ਹੈ ਹਾਂ ਜੱਟ ਕੋਹਾਦੇ ਤੁਸੀਂ ਤਾਂ ਜੱਟ ਅਹ ਕਹਿਣਾ ਸੋਖਾ ਹੈ ਅੱਗਲਾ ਸੋਚਦਾ ਏ ਮੈਂ ਖਾਵਾ ਘਰ ਖਰਚਾ ਕਰਾ ਤੇ ਕਰਜਾ ਉੱਤਾਰਾ ਇਸੇ ਚੀਜ਼ ਦੀ tension ਲੈਕੇ ਕੋਈ ਤਾਂ ਆਤਮ ਹੱਤਿਆ ਕਰਨ ਲਈ ਮਜਬੂਰ ਹੋ ਜਾਂਦੇ ਨੇ

ਜਿਹਦੇ ਘਰ ਦੋ ਤਿੰਨ ਬੇਟੀਆਂ ਹੋ ਗਈਆਂ ਅੱਗਲਾ ਤਾਂ tension ਲੈਕੇ ਹੀ ਮਰ ਜਾਂਦਾ ਹੈ ਹੁਣ

ਜੰਮਣ ਤੋ ਡਰਦੇ ਹੈ ਨਾ ਅਸੀਂ ਕੁੜੀ ਨਹੀਂ ਜਮਣੀ ਸਾਨੂੰ ਖਰਚਾ ਹੋ ਜਾਣਾ ਹੈ ਜ਼ੇ ਵੋ

income ਹੈਨੀ ਅਸੀਂ ਕਿਵੇਂ ਕਰੂਗੇ ਪਹਿਲੇ ਹੀ ਸੋਚਕੇ ਆਪਣਾ low ਕਰ ਹੀ ਲੈਣ ਗਏ ਬੀਮਾਰ ਹੋ ਜਾਣਗੇ ਜਾ ਕੁੱਛ ਹੋ ਜਾਣਗੇ

ਇਹ ਇੱਕ ਸਮੱਸਿਆ ਬਣ ਗਈ ਏ ਪੰਜਾਬ ਦੇਸ਼ ਲਈ

ਦੀ ਸਮੱਸਿਆ ਹੈ ਬਹੁਤ ਵੱਡੀ ਇਸੇ ਕਰਕੇ ਮਹਿੰਗਾਈ ਦੇ ਦੋਰ ਤੇ ਲੋਕਾਂ ਨੇ ਬੱਚਿਆ ਨੂੰ ਬਾਹਰ ਭੇਜਣਾ ਸ਼ੁਰੂ ਕਰਤਾ ਏ loan ਲੈਣੇ ਸ਼ੁਰੂ ਕਰਤੇ

ਵੀ ਸਾਡੇ ਬੱਚੇ ਬਾਹਰ ਜਾਣ ਕੋਈ ਖਰਚਾ ਹੱਥ ਸੋਖਾ ਹੋਵੇ ਇੱਕ ਏ ਵੀ ਮੁੱਦਾ ਹੈਗਾ

ਚ ਨੋਕਰੀਆਂ ਨਹੀਂ ਮਿਲ ਰਹੀਆਂ ਜ਼ੇ ਨੋਕਰੀ ਮਿਲਦੀ ਹੈ ਤਾਂ ਤਨਖਾਹ ਬਹੁਤ ਘੱਟ ਹੁੰਦੀ ਏ ਤਨਖਾਹ ਅੱਜਕਲ ਪੰਜਾਬ ਚ ਹੈ ਨਹੀਂ

ਆਪਣਾ ਕੰਮ ਕਰੋਗੇ ਗਏ ਤਾਂ ਫ਼ੈਦਾ ਵੀ ਹੋ ਜਾਂਦਾ ਏ ਲੇਕਿਨ ਜ਼ੇ ਕੋਈ ਉਹ ਹੈ ਕਿਸੇ ਦੇ ਥੱਲੇ ਲੱਗਣਾ ਫ਼ੇਰ ਬਹੁਤ ਔਖਾ ਹੈ ਉਹੀ ਹੈ ਇਸੇ ਕਰਕੇ ਹੁਣ ਜਿਹਨਾ ਕੋਲ income ਦਾ ਸਾਧਨ ਹੈਗਾ ਬੱਚਾ ਬਹਾਰ ਭੇਜ ਦਿੰਦਾ ਏ ਇੱਕ ਤਾਂ ਥੋੜਾ ਘਰ ਸੋਖਾ ਹੋ ਜਾਂਦਾ ਏ ਜਿਹਨਾ ਕੋਲ ਬਹਾਰ ਭੇਜਣ ਲਈ ਵੀ ਪੈਸਾ ਨਹੀਂ ਹੈਗਾ ਫ਼ੇਰ ਉਹੀ ਹੈ ਨਾ ਉਹ ਉਹ

ਮੁੰਡਾ ਮਿਲ ਜ਼ੇ ਬਾਹਰ ਦਾ ਅਸੀਂ ਬਹਾਰ ਭੇਜ ਦਹੀਏ ਆਪਣੇ ਨੂੰ ਇਸ ਤਰ੍ਹਾਂ ਬੱਚਿਆ ਨੂੰ ਵੀ ਮਾਂ ਬਾਪ ਦਾ ਡਰ ਖ਼ਤਮ ਹੋ ਜਾਂਦਾ ਏ ਆਪਣੀ ਮਰਜੀ ਤੇ ਹੀ ਹੋ ਜਾਂਦੇ ਘੁੰਮਦੇ ਜਾਂਦੇ ਕਿਹਾ ਕਰਦਿਆ ਏ

ਇੱਕ ਮਹਿੰਗਾਈ ਦਾ ਇਹ ਵੀ region ਹੈਗਾ ਏ

ਤੇ ਹੁਣ ਬੰਦਾ ਕਿਹਾ ਕਰੇ ਤੇ ਸਮਝ ਤੋ ਹੀ ਬਹਾਰ ਹੋਇਆ ਪਇਆ ਕੰਮ

ਮਹਿੰਗਾਈ ਹੈ ਹੀ ਅੱਜਕਲ ਬਹੁਤ ਜਿਆਦਾ ਮਹਿੰਗਾਈ ਵਧੀ ਪਈ ਹੈ

ਅੱਜਕਲ ਜ਼ੇ ਕੋਈ suit ਲੈਣ ਜਾਵੇ ਨਾ suit ਹੀ ਨਹੀਂ ਪਹਿਲਾ ਪੰਜ ਸੋ ਨੀਚੇ ਆਂਦਾ ਹੈਗਾ ਪਹਿਲਾ ਨਹੀਂ ਸੋ ਢਾਈ ਚ suit ਆ ਜਾਂਦਾ ਪੂਰਾ ਪੰਜ ਮੀਟਰ ਅੱਜ ਕੱਲ ਤਾਂ ਪੰਜ ਮੀਟਰ ਵੀ ਲੈਣ ਜਾਹੋ ਤਾਂ ਪੰਜ ਸੋ ਰੁਪਏ ਸੋ ਰੁਪਏ ਮੀਟਰ ਹੁਣ ਇਸੇ ਕਰਕੇ ਅੱਗੇ ਉਦਾਸ ਹੁੰਦਾ ਸੀ ਮੰਨ ਹੁੰਦਾ ਸੀ ਕਿੱਥੇ ਬੰਦਾ ਕਹਿੰਦਾ ਪੇਕੇ ਚਲਾ ਜਾਵੇ

ਅੱਜਕਲ ਤਾਂ ਪਹਿਲਾ ਉਹੀ ਆ ਨਾ ਬੱਸ ਚ ਜਾਓਗੇ ਤਾਂ ਬੱਸ ਦਾ ਕਰਾਇਆ ਕਿੰਨਾ ਕਿੰਨਾ ਹੋ ਜਾਂਦਾ ਏ

ਕਿਰਾਏ ਇੰਨੇ ਇੰਨੇ ਜਿਆਦਾ ਵੱਧੇ ਪਏ ਹੈ ਵੈਸੇ ਅੱਜ ਕੱਲ free ਬੱਸਾ ਵੀ ਚੱਲਣ ਲੱਗ ਗਈਆਂ ਪਰ ਲੇਕਿਨ free ਬੱਸਾਂ ਚ ਵੀ

ਘੰਟਾ ਘੰਟਾ ਆਂਦੀ ਨਹੀਂ ਹੈਗੀ ਬੰਦਾ ਜਾਕੇ private ਲੈਣੀ ਪੈਂਦੀ ਏ ਫ਼ਿਰ

ਹੁਣ ਜ਼ੇ ladies ਭਾਵੇਂ ਉਹ ਤਾਂ ਚਲੀ ਜਉਗੀ ਬੱਚੇ ਨਾਲ ਹੈ ਮੁੰਡੇ ਹੈਗੇ ਆਦਮੀ ਹੋ ਗਿਆ ਉਹਦਾ ਤਾਂ ਕਿਰਾਇਆ ਲੱਗਦਾ ਹੈ ਨਾ ਹਾਂ ladies ladies ਦਾ ਬਚਿਆ ਹੋਇਆ ਹੈ ਕਿਰਾਇਆ ਇੱਕਲਾ ਉਹੀ ਤਾਂ ਕਿੰਨਾ ਖਰਚਾ ਇੱਕ ਰਿਸ਼ਤੇਦਾਰ ਘਰ ਆ ਜ਼ੇ ਤਾਂ ਬੰਦਾ ਨਾ ਪਰੇਸ਼ਾਨ ਹੋ ਜਾਂਦਾ ਕੀ ਬਣਾਵਾਂ ਕੀ ਨਾ ਬਣਾਵਾ

ਸੋ ਰੁਪਏ ਦੀ ਸਬਜ਼ੀ ਇੱਕ ਟੇਮ ਪੂਰੀ ਨਹੀਂ ਹੁੰਦੀ ਉਹ ਆਪਣੀ ਖੁੱਦ ਦੀ ਰਿਸ਼ਤੇਦਾਰਾ

ਅੱਗਲਾ ਜ਼ੇ ਦੂਸਰੇ ਦਿਨ ਰਹਿ ਜਾਵੇ ਤਾਂ ਬੰਦਾ ਸੋਚਾ ਚ ਹੀ ਪੇ ਜਾਂਦਾ ਵੀ ਇਹ ਕਦ ਜਾਉਗਾ ਵੀ ਇਹ ਖਰਚੇ ਨੂੰ ਦੇਖ ਕੇ ਅੱਗੇ ਹੁੰਦਾ ਸੀਗਾ ਅੱਠ ਅੱਠ ਦਿਨ ਨਾਨਕੇ ਰਿਹ ਆਉਂਦੇ ਸੀਗੇ

ਹੁਣ ਕੋਈ ਜਾਂਦਾ ਹੀ ਨੀ ਨਾ ਕੋਈ ਜਾਣ ਵਾਲਾ ਜਾਂਦਾ ਰੱਖਣ ਵਾਲਾ ਵੀ ਪਰੇਸ਼ਾਨ ਹੋ ਜਾਂਦਾ ਇੱਕ ਦਿਨ ਆਵੇ ਦੂਸਰੇ ਦਿਨ ਵੀ ਇਹ ਤਾਂ ਜਾਂਦੇ ਹੀ ਨੀਂ ਪਏ ਹੈਗੇ ਹੁਣ ਕਿਆ ਬਣਾਈਏ ਫਿਰ ਉਹੀ ਆ ਨਾ ਜਦੋਂ ਆਪਣੇ ਘਰ ਕੋਈ ਮਿਹਮਾਨ ਆ ਜਾਂਦਾ ਨਾ ਕੋਈ ਆਪਾਂ ਨੂੰ ਵੀ ਹੁੰਦਾ

ਵੀ ਰੋਜ ਰੋਜ ਨਵੀਂ ਸਬਜੀ ਬਣਾ ਕੇ ਦੋ

ਆਪਣੇ ਵਰਗੇ ਐਸਾ ਨਾ ਕੀ ਖਾ ਲੈਂਦੇ ਬਾਸੀ ਰੋਟੀ ਅਮ ਸਬ੍ਜ਼ੀ ਵਗੈਰਾ ਵੀ ਖਾ ਲਿੰਦੇ ਆ

ਤਾਂ ਲੇਕਿਨ ਜੇ ਰਿਸ਼ਤੇਦਾਰ ਆਗੇ ਫੇਰ ਨੀ ਨਾ ਖਾ ਹੁੰਦੀ ਫੇਰ

ਦੁੱਧ ਦੇਖਲੋ ਦੁੱਧ ਦਾ ਰੇਟ ਕਿੰਨਾ high ਪਿਆ

ਖਰਾ ਦੁੱਧ ਮਿਲਦਾ ਹੀ ਨੀ ਹੈਗਾ or ਰੇਟ ਇੰਨਾ ਵੱਧ ਆ

ਚੰਗਾ ਹੁੰਦਾ ਸੀ ਏਂ ਪੂਰਾ pure ਹੁੰਦਾ ਸੀਗਾ ਹੁਣ ਤਾਂ ਦੁੱਧ ਹੈ ਵੀ ਸੱਠ ਰੂਪਏ or ਹੈ ਵੀ ਜਮੀ

ਇਹੀ ਸੋਚ ਸੋਚ ਕੇ ਬੰਦਾ ਪਰੇਸ਼ਾਨ ਹੋ ਜਾਂਦਾ ਕਰੇ ਤਾਂ ਕਰੇ ਕਿਆ

ਮਹੀਨੇ ਦੇ ਪਹਿਲੇ ਹਫਤੇ ਹੀ ਸਾਰੀ ਤਨਖਾਹ ਲੱਗ ਜਾਂਦੀ ਆ ਹਰ ਕਿਸੇ ਦੀ ਉਹ ਵੀ ਹੈ ਨਾ ਦਸ ਦੱਸ ਨੂੰ ਤਨਖਾਵਾਂ ਆਉਂਦੀਆਂ

ਮਿਲਦੀਆਂ ਤਾਂ ਇਹਦਾ ਦੇਣਾ ਦੁੱਧ ਆਲੇ ਦਾ ਦੇਣਾ ਬਿਜਲੀ ਦਾ ਦੇਣਾ ਪਾਣੀ ਦਾ ਦੇਣਾ ਰਾਸ਼ਨ ਦਾ ਦੇਣਾ ਜਾਂ ਬੱਚਿਆਂ ਦੀ ਫੀਸ ਚਲਾ ਜਾਂਦਾ ਬਾਕੀ ਹੱਥ ਖਾਲੀ ਹੁੰਦਾ ਬੰਦਾ ਸੋਚਦਾ ਹੁਣ ਅੱਧਾ ਮਹੀਨਾ ਜਿਹੜਾ ਕਿਵੇਂ ਖਰਚਾ ਕਰੀਏ

ਚਲੋ ਠੀਕ ਹੈ ਜੀ

ਹਾਂਜੀ ਕਿੱਦਾਂ ਸਾਰੇ ਯਾਰ ਮੈਂ ਨਾ ਅੱਜ ਤੁਹਾਨੂੰ ਆਪਣੇ ਇੱਕ ਯਾਰ ਅਹ ਛੋਟੇ ਜਿਹੇ ਨਾ ਅਹ accident ਦੀ ਗੱਲ ਦੱਸਣ ਲੱਗਿਆਂ, ਮੇਰੇ ਨਾਲ ਨਾ ਇੱਕ ਦੁਰਘਟਨਾ ਜਿਹੀ ਹੋ ਗਈ ਸੀਗੀ ਅਹ ਅੱਜ ਮੈਂ ਉਸ ਬਾਰੇ ਤੁਹਾਡੇ ਨਾਲ ਗੱਲ ਕਰਨ ਲੱਗਾ ਅੱਜ ਨਾ ਮੇਰੇ ਵਾਲੀ ਗੇਰੀ ਯਾਦ ਆਈ ਜਾਂਦੀ ਸੀਗੀ ਯਾਰ ਉਹ ਤਾਂ ਮੈਂ ਸੋਚਿਆ ਕਿ ਚੱਲ ਅੱਜ ਕਿਉਂ ਨਾ share ਕੀਤੀ ਜਾਵੇ ਯਾਰ ਇੱਕ ਵਾਰੀ ਹੋਇਆ ਇਵੇਂ ਕਿ ਤਿੰਨ ਕੁ ਸਾਲ ਪਹਿਲਾਂ ਦੀ ਗੱਲ ਹੈ ਮੈਂ ਪਟਿਆਲੇ ਤੋਂ ਕਿਸੇ ਦੇ ਘਰੇ ਗਿਆ ਹੋਇਆ ਸੀਗਾ ਯਾਰ ਦੋਸਤ ਦੇ ਘਰੇ ਤੇ ਮੈਂ ਰਾਤ ਨੂੰ ਉਹਦੇ ਘਰੇ ਰੁੱਕ ਗਿਆ। ਤੇ ਸਵੇਰੇ ਚਲੋ ਜੀ ਨਾਸ਼ਤਾ ਪਾਣੀ ਕਰਕੇ ਅਸਲ ਚ ਯਾਰ ਮੈਂ ਹੋਇਆ ਇਵੇਂ ਮੈਂ ਘਰੋਂ ਆਇਆ ਤੇ ਹਨਾ ਤੇ ਮੈਂ ਨਾ ਉਰੇ ਆਪਣੇ ਰਿਸ਼ਤੇਦਾਰਾਂ ਦੇ ਖੜਾ ਦਿੱਤੀ ਗੱਡੀ। ਤੇ ਉੱਥੋਂ ਮੈਂ ਚੱਕ ਲਈ ਐਕਟਿਵਾ ਤੇ ਐਕਟਿਵਾ ਚੁੱਕ ਕੇ ਮੈਂ ਚਲਾ ਗਿਆ ਆਪਣੇ ਦੋਸਤ ਦੇ ਘਰੇ ਕਿਉਂਕਿ ਉੱਥੇ ਰਹਿਣਾ ਸੀ ਮੈਂ ਰਾਤ ਨੂੰ ਮੈਨੂੰ ਇਹ ਸੀ ਜੇ ਗੱਡੀ ਲੈ ਕੇ ਗਿਆ ਤਾਂ ਗੱਡੀ ਚ ਵਾਲੀ ਅਵਾਰਾਗਰਦੀ ਹੋਊਗੀ।

ਚਲੋ ਜੀ ਮੈਂ ਐਕਟਿਵਾ ਲੈ ਗਿਆ, ਐਕਟਵਿਾ ਲੈ ਗਿਆ ਜੀ ਤੇ ਮੈਨੇ ਰਾਤ ਨੂੰ ਉੱਥੇ ਖੜਾ ਦਿੱਤੀ, ਸੌਂ ਗਏ ਅਸੀਂ ਸਵੇਰੇ ਉੱਠੇ, ਨਾਸ਼ਤਾ ਪਾਣੀ ਕੀਤਾ ਤੇ ਮੈਂ ਭਾਈ ਵਾਪਸ ਆਉਂਦਾ ਸੀਗਾ, ਤੇ ਵਾਪਸ ਆਉਂਦੇ ਆਉਂਦੇ ਜਦ ਮੈਂ road ਤੇ ਚੜ੍ਹਿਆ main road ਤੇ ਜੀ ਮੇ ਇੱਕ ਗੱਡੀ ਤੇਜ ਆਉਂਦੀ ਸੀ ਕਾਫ਼ੀ, ਗ਼ਲਤੀ ਤਾਂ ਖੈਰ ਚਲੋ ਮੇਰੀ ਸੀ ਮੈਂ ਬਿਨਾਂ ਦੇਖੇ ਹੀ ਸੜਕ ਤੇ ਚੜ੍ਹ ਗਿਆ ਹਨਾ। ਤੇ ਗੱਡੀ ਆਉਂਦੀ ਸੀਗੀ ਅੱਗੇ ਤੇ ਉਹਨੇ ਜੀ ਮੈਨੂੰ ਟੱਕਰ ਮਾਰੀ ਹਨਾ ਕਾਫ਼ੀ ਦੱਬ ਕੇ, ਤੇ ਮੇਰਾ ਪੈਰ ਜਿਹਾ ਅੜ ਗਿਆ ਮੂਹਰੇ ਐਕਟਿਵਾ ਚ ਤਾਂ ਉਹ ਖਿੱਚ ਕਰਕੇ ਟੁੱਟ ਗਿਆ ਪੈਰ। ਪੈਰ ਜਮਾਂ ਅੱਢ ਹੋ ਗਿਆ ਯਾਰ ਮੇਰਾ ਮੈਂ ਉੱਥੇ ਗਿਰ ਗਿਆ ਹਨਾ, ਪੈਰ ਹਨਾ ਮੈਂ ਆਪਦਾ ਚੀਕਾਂ ਪੈਣ ਤੇ ਚੀਸਾਂ ਪੈਣ। ਹੈਂ ਤੇ ਉਹ ਬੰਦੇ ਯਾਰ ਬਹੁ ਵਧੀਆ ਸੀਗੇ ਯਾਰ ਜਿਹਨਾਂ ਨਾਲ accident ਹੋਇਆ ਸੀਗਾ ਯਾਰ ਉਹ ਗੱਡੀ ਚੋਂ ਬਾਹਰ ਨਿਕਲੇ ਯਾਰ ਉਹਨਾਂ ਨੇ ਮੈਨੂੰ ਚੁੱਕਿਆ ਮੇਰੇ ਪੈਰ ਤੇ ਲਿਫਾਫਾ ਬੰਨਿਆ ਕਿਉਂਕਿ ਖੂਨ ਆਉਂਦਾ ਸੀ, ਉਹਨੇ ਮੈਨੂੰ ਆਪਣੀ ਗੱਡੀ ਤੇ ਲੈ ਕੇ ਜਾਣਾ ਸੀਗਾ ਤੇ ਵੀ ਗੱਡੀ ਚ ਖੂਨ ਨਾ ਡੁੱਲੇ ਇਸ ਲਈ ਲਿਫ਼ਾਫ਼ਾ ਚਾੜ੍ਹ ਦਿੱਤਾ ਮੇਰੇ ਪੈਰ ਤੇ ਵੀ ਖੂਨ ਸਾਰਾ ਹਨਾ ਲਿਫ਼ਾਫ਼ੇ ਚ ਆਵੇ। ਤੇ ਉਹ ਤੋਂ ਬਾਅਦ ਜਿਵੇਂ ਅਹ ਮੈਨੂੂੰ ਉਹਨਾਂ ਨੇ ਚੁੱਕਿਆ ਜੀ ਮੈਨੂੰ ਗੱਡੀ ਚ ਬਿਠਾਇਆ ਤੇ ਗੱਡੀ ਚ ਬਿਠਾ ਕੇ ਜੀ ਮੈਨੂੰ ਹਸਪਤਾਲ ਲੈ ਗਏ। ਹੈਂ ਹਸਪਤਾਲ ਲੈ ਕੇ ਗਏ ਤੇ ਜੀ ਉੱਥੇ ਉਹਨਾਂ ਨੇ ਮੇਰੇ ਘਰਦਿਆਂ ਨੂੰ ਵੀ ਫ਼ੋਨ ਮਾਰ ਦਿੱਤਾ ਵੀ ਏਦਾਂ ਕਰਕੇ ਜੀ ਵੀ ਮੁੰਡੇ ਨਾਲ ਆਹ ਗੱਲ ਬਾਤ ਹੋ ਗਈ ਵੀ ਤੁਸੀਂ ਇੱਥੇ ਆ ਜਾਓ ਵੀ ਅਸੀਂ ਇੱਥੇ ਜਾ ਰਹੇ ਹਾਂ ਲੈ ਕੇ। ਤੇ ਉਹ ਭਾਈ ਮੈਨੂੰ ਜਦ ਮੈਨੂੰ ਉੱਥੇ ਲੈ ਕੇ ਗਏ ਘਰਦਿਆਂ ਨੂੰ ਥੋੜ੍ਹਾ time ਲੱਗਣਾ ਸੀ ਆਉਣ ਚ ਹਨਾ ਮੈਂ ਦੂਰ ਸੀਗਾ ਘਰੋਂ ਉਹਨਾਂ ਨੂੰ ਘੰਟਾ ਕੁ ਲੱਗ ਜਾਣਾ ਸੀ ਆਉਣ ਚ। ਤੇ ਮੇਂ ਗਿਆ ਜੀ ਉੱਥੇ ਹਸਪਤਾਲ ਲੈ ਕੇ ਗਏ ਮੈਨੂੰ ਉਹਨਾਂ ਨੇ ਯਾਰ ਭਲੇ ਇਨਸਾਨਾਂ ਨੇ ਯਾਰ ਮੇਰਾ ਨਾ treatment ਵੀ ਮੇਰਾ ਇਲਾਜ ਵੀ start ਕਰਵਾ ਦਿੱਤਾ ਯਾਰ ਉੱਥੇ ਮੇਰਾ ਇਲਾਜ ਵੀ ਯਾਰ ਸ਼ੁਰੂ ਕਰਵਾ ਦਿੱਤਾ ਉੱਥੇ ਉਹਨਾਂ ਨੇ ਤੇ ਇਲਾਜ ਸ਼ੁਰੂ ਹੋਇਆ ਤੇ ਮਤਲਬ ਐਕਸਰੇ ਉਕਸਰੇ ਹੋਰ ਲਟਰਮ ਪਟਰਮ ਜੋ ਵੀ ਹੁੰਦਾ ਉਹ ਸ਼ੁਰੂ ਕਰਵਾ ਦਿੱਤਾ ਯਾਰ ਆਪਣੇ ਪੱਲੋਂ ਵੀ ਯਾਰ ਉਹਨੇ ਉਹਨਾਂ ਨੇ ਮਿਲ ਕੇ ਬੱਤੀ ਸੌ ਪਤਾ ਨੀ ਬਿਆਲੀ ਸੌ ਰੁਪਇਆ ਆਪਣੇ ਪੱਲਿਓਂ ਵੀ ਲਾਇਆ ਸੀਗਾ ਉਹਨਾਂ ਨੇ।

ਤੇ ਚਲੋ ਜੀ ਜਦ ਘਰਦੇ ਆਏ ਉਹਨਾਂ ਨੇ ਖੈਰ ਪੈਸੇ ਤਾਂ ਉਹਨਾਂ ਨੂੰ ਦੇ ਦਿੱਤੇ ਸੀਗੇ, ਪਰ ਯਾਰ ਮੈਂ ਇੱਕ ਇਨਸਾਨੀਅਤ ਦੀ ਗੱਲ ਕਰ ਰਿਹਾਂ ਯਾਰ ਜਿਹਨਾਂ ਦੇ ਨਾਲ ਇਹ ਮੇਰਾ accident ਹੋਇਆ ਹਨਾ ਮੈਨੂੰ ਮੈਨੂੰ ਜਿਹਨਾਂ ਦੇ ਨਾਲ ਇਹ ਮੇਰੀ ਘਟਨਾ ਹੋਈ ਹਨਾ, ਉਹੀ ਉਹਨਾਂ ਨੇ ਹੀ ਯਾਰ ਮੈਨੂੰ ਗੱਡੀ ਚ ਆਪਦੀ ਗੱਡੀ ਚ ਪਾਇਆ ਬਿਠਾਇਆ ਹਨਾ ਅਹ ਤੇ ਮਤਲਬ ਅਹ ਮੈਂ ਯਾਰ ਅਹ ਮਤਲਬ ਸੋਚ ਨੀ ਸਕਦਾ ਸੀਗਾ ਕਿ ਯਾਰ ਉਹ ਬੰਦੇ ਵੀ ਯਾਰ ਮਤਲਬ ਏਦਾਂ ਮੈਨੂੰ ਚੁੱਕ ਲੈਣਗੇ ਯਾਰ ਆ ਕੇ ਮੈਨੂੰ ਤਾਂ ਇਉਂ ਸੀਗਾ ਕਿ ਯਾਰ ਉਹ ਤਾਂ ਭੱਜ ਜਾਣਗੇ ਯਾਰ, ਪਰ ਉਹਨਾਂ ਨੇ ਯਾਰ ਮੇਰੇ ਘਰਦਿਆਂ ਨੂੰ ਵੀ ਫ਼ੋਨ ਕੀਤਾ ਜਦ ਤੱਕ ਮੇਰੇ ਘਰਦੇ ਉੱਥੇ ਪਹੁੰਚੇ ਨਾ, ਮੇਰਾ operation ਹੋਣਾ ਸੀਗਾ ਯਾਰ ਮੇਰਾ operation ਤੱਕ start ਕਰਵਾ ਦਿੱਤਾ ਯਾਰ ਉਹ ਬੰਦਿਆਂ ਨੇ ਹਨਾ ਜਦ ਨੂੰ ਮੇਰੇ ਘਰਦੇ ਆਏ ਯਾਰ ਮੈਂ operation theatre ਚ ਸੀਗਾ। ਹਨਾ ਜਦ ਘਰਦਿਆਂ ਨੇ ਦੱਸਿਆ ਬਾਅਦ ਚ ਕਹਿੰਦੇ ਵੀ ਜਦ ਤੱਕ ਅਸੀਂ ਉੱਥੇ ਪਹੁੰਚੇ ਨੀ ਹੈਗੇ ਜਦ ਤੱਕ ਉਹ ਬੰਦੇ ਗਏ ਨੀ ਹੈਗੇ ਉੱਥੋਂ ਹੈਂ ਆਪਦੀ ਗੱਡੀ ਵੀ ਉਹ ਟੁੱਟੀ ਹੋਈ ਏਦਾਂ ਹੀ ਲੈ ਕੇ ਖੜੇ ਰਹੇ ਉੱਥੇ ਬਾਹਰ ਹੈਂ ਤੇ ਮਤਲਬ ਵਧੀਆ ਲੱਗੇ ਯਾਰ ਉਹ ਪਰ ਗੱਲ ਤਾਂ ਇਹ ਹੋ ਗਿਆ ਨਾ ਯਾਰ ਕਿ ਯਾਰ ਸਾਲਾ ਜਿਹੜਾ ਮੈਨੂੰ ਮੇਰੀ ਉਹ ਗੱਲ ਹੋ ਗਈ ਨਾ accident ਹੋ ਗਿਆ ਹਨਾ। ਪੈਰ ਅੱਢ ਹੋ ਗਏ ਯਾਰ ਮੇਰਾ ਯਾਰ ਉਹਦੇ ਕਰਕੇ ਵਾਲੀ ਦਿੱਕਤ ਹੋ ਗਈ ਯਾਰ ਇੱਕ ਤਰ੍ਹਾਂ ਦਾ ਯਾਰ ਉਮਰ ਦਾ ਹੀ ਰੋਗ ਲੱਗ ਗਿਆ ਯਾਰ ਤੁਰਿਆ ਜਿਹਾ ਨੀ ਜਾਂਦਾ ਹਾਲੇ ਤੱਕ ਸਹੀ ਹਨਾ, ਦਰਦ ਹੁੰਦਾ ਹੈ ਪੈਰ। Road ਪਈ operation ਹੋਇਆ ਦੁਬਾਰਾ ਦੂਜੀ ਵਾਰੀ ਫਿਰ road ਪਈ ਮਤਲਬ ਕਿ ਯਾਰ ਹਾਲੇ ਇਹਨੂੂੰ ਲੱਗੇਗਾ time ਕਹਿਣ ਦਾ ਮਤਲਬ ਵੀ ਇੱਕ ਤਰ੍ਹਾਂ ਦਾ ਯਾਰ ਚਾਰ ਪੰਜ ਸਾਲ ਦਾ ਮੈਨੇ ਉਹ ਦੁੱਖ ਕੱਟਣਾ, ਵੀ ਚੱਲ ਦੋ ਤਿੰਨ ਸਾਲ ਤਾਂ ਲੰਘ, ਤਿੰਨ ਸਾਲ ਤਾਂ ਲੰਘ ਗਏ ਹਨਾ ਚਲੋ ਦੋ ਹਾਲੇ ਹੈਗੇ ਨੇ ਹੋਰ ਦੋ ਤਿੰਨ ਸਾਲ ਹਾਲੇ ਹੋਰ ਤਕਲੀਫ਼ ਕੱਟਣੀ ਹੈ ਆਪਾਂ ਨੇ। ਤੇ ਕਿਉਂਕਿ ਕੱਟਣੀ ਹੋ ਪਊਗੀ ਯਾਰ ਹਨਾ ਜੋੜ ਹੈ ਜੋੜ ਹਿੱਲ ਗਿਆ, ਜ਼ਲਦੀ ਜ਼ਲਦੀ ਕਿੱਥੇ ਜੋੜ ਸਹੀ ਹੁੰਦੇ ਨੇ ਹਨਾ ਤਾਂ time ਲੱਗੇਗਾ ਚੱਲ ਕੋਈ ਗੱਲ ਨੀ ਪ੍ਰਮਾਤਮਾ ਨੇ ਜੋ ਦੇਣਾ ਸੀ ਉਹ ਦਿੱਤਾ ਹੈ ਹਨਾ ਜੋ ਤਕਲੀਫ਼ ਦੇਣੀ ਹੁੰਦੀ ਆ ਪ੍ਰਮਾਤਮਾ ਉਹ ਵੀ ਦਿੰਦਾ ਹੈ, ਜੋ ਖ਼ੁਸ਼ੀ ਦੇਣੀ ਹੁੰਦੀ ਹੈ ਪ੍ਰਮਾਤਮਾ ਉਹ ਵੀ ਦਿੰਦਾ ਹੈ ਯਾਰ ਚਲੋ ਇਹ ਤਾਂ ਚੱਲਦਾ ਰਹਿੰਦਾ ਜ਼ਿੰਦਗੀ ਚ ਵਾਧਾ ਘਾਟਾ ਉੱਪਰ ਨੀਚੇ ਹਨਾ, ਇੰਨਾ ਇਹ ਤਾਂ ਇਹੀ ਤਾਂ ਹੀ ਤਾਂ ਜ਼ਿੰਦਗੀ ਕਹਿੰਦੇ ਨੇ ਯਾਰ ਇਹੀ ਤਾਂ ਜ਼ਿੰਦਗੀ ਹੈ ਹਨਾ। ਤਾਂ ਵਾਧਾ ਘਾਟਾ ਤਾਂ ਚਲੋ ਚੱਲਦਾ ਰਹਿੰਦਾ ਯਾਰ ਬਾਕੀ ਗੱਲਾਂ ਯਾਰ ਮੈਨੇ ਇਹ ਵੀ ਦੇਖੀਆਂ ਨੇ ਵੀ ਕਈ ਵਾਰ ਜਿਵੇਂ ਕਿਤੇ ਇੱਕ ਦੁਰਘਟਨਾ ਵਗ਼ੈਰਾ ਹੋ ਜਾਂਦੀ ਹੈ ਕੋਈ ਹਨਾ ਉੱਥੇ ਲੋਕ ਕੋਈ ਪਰਸ ਕੱਢ ਰਿਹਾ ਹੈ ਕਿਸੇ ਦਾ, ਕੋਈ ਫ਼ੋਨ ਕੱਢ ਲੈਂਦਾ ਕਿਸੇ ਦਾ, ਵੀ ਦੱਸ ਯਾਰ ਇੱਕ ਤਾਂ ਅਗਲਾ ਵੈਸੇ ਹੀ ਯਾਰ ਮੁਸੀਬਤ ਚ ਹੈ ਹਨਾ ਇੱਕ ਤਾਂ ਵੈਸੇ ਹੀ ਅਗਲਾ ਹਨਾ ਉੱਥੇ ਪਿਆ ਹੈ ਸੱਟਾਂ ਫੇਟਾਂ ਲੱਗੀਆਂ ਹੋਈਆਂ ਅਗਲੇ ਨੂੰ, ਤੁਸੀਂ ਅਗਲੇ ਦਾ ਸਮਾਨ ਕੱਢ ਰਹੇ ਹੋ ਯਾਰ ਉਹ ਆਪਣੇ ਆਪ ਨੂੰ ਸਾਂਭੇ ਕਿ ਯਾਰ ਆਪਣਾ ਸਮਾਨ ਸਾਂਭੇ ਯਾਰ, ਉਹ ਹੋਰ ਜਿਹੜੇ ਬਾਹਰ rush ਖੜਾ ਹੁੰਦਾ ਹੈ ਜਿਹੜੇ ਜਦ ਬੰਦਾ ਪਿਆ ਹੁੰਦਾ ਸੜਕ ਤੇ ਹਨਾ ਆਲੇ ਦੁਆਲੇ ਮੰਡੀਰ ਖੜੀ ਹੁੰਦੀ ਹੈ ਯਾਰ ਉਹ ਇਹ ਥੋੜ੍ਹਾ ਨਾ ਯਾਰ ਸੋਚ ਰਿਹਾ ਹੁੰਦਾ ਹੈ ਵੀ ਯਾਰ ਇਹੀ ਮੰਡੀਰ ਮੈਨੂੰ ਲੁੱਟੇਗੀ ਯਾਰ ਇੱਕ ਤਾਂ ਮੈਂ ਵੈਸੇ ਹੀ ਅਹ ਮਤਲਬ ਕੰਡਮ ਹੋਇਆਂ ਪਿਆ ਹਨਾ ਮੈਂ ਆਪਣੇ ਆਪ ਨੂੰ ਸਾਂਭਾ ਕਿ ਯਾਰ ਆਪਣਾ ਸਮਾਨ ਸਾਂਭਾ ਹਨਾ ਤਾਂ ਯਾਰ ਇਹ ਚੀਜ਼ਾਂ ਮਤਲਬ ਦੇਖਣੀਆਂ ਪੈਂਦੀਆਂ ਨੇ ਯਾਰ ਦੇਖਿਆ ਕਰੋ ਸਾਰਿਆਂ ਨੂੰ ਕਹਿਨਾ ਯਾਰ ਮੈਂ ਵੀ ਯਾਰ ਕਿਸੇ ਨਾਲ ਵੀ ਹੋ ਸਕਦਾ ਹੈ ਯਾਰ ਮਾੜੀ ਕਿਸੇ ਨਾਲ ਵੀ ਹੋ ਸਕਦੀ ਹੈ ਵੀ ਲਿਖਿਆ ਥੋੜ੍ਹਾ ਨਾ ਹੁੰਦਾ ਹੈ ਵੀ ਯਾਰ ਵੀ ਆਪਣੇ ਨਾਲ ਨੀ ਹੋ ਸਕਦੀ ਹੈਗੀ ਵੀ ਉਹਨਾਂ ਨਾਲ ਹੀ ਹੋਊਗੀ ਹਨਾ।

ਮੇਰੇ ਮੂਹਰੇ ਕੋਈ ਡਿੱਗਿਆ ਪਿਆ ਹੋਵੇ ਚਾਹੇ ਯਾਰ ਉਹ ਖਾ ਪੀ ਕੇ ਹੀ ਡਿੱਗਿਆ ਪਿਆ ਹੋਵੇ ਯਾਰ ਮੇਰੇ ਤੋਂ ਨੀ ਦੇਖਿਆ ਜਾਂਦਾ ਯਾਰ ਹੈਗਾ ਤਾਂ ਯਾਰ ਉਹ ਵੀ ਕਿਸੇੇ ਦਾ ਮਾਂ ਦਾ ਪੁੱਤ ਹੀ ਆ ਨਾ ਹੈਗਾ ਤਾਂ ਉਹ ਵੀ ਕਿਸੇ ਭੈਣ ਦਾ ਭਰਾ ਹੀ ਹੈ।

ਹਨਾ ਉਹਨੂੰ ਵੀ ਠੰਢ ਲੱਗਦੀ ਹੈ ਯਾਰ ਕਿਉਂ ਆਪਾਂ ignore ਕਰ ਜਾਂਦੇ ਹਾਂ ਕਿਉਂ ਆਪਾਂ ਛੱਡ ਜਾਂਦੇ ਹਾਂ ਯਾਰ ਲੋਕਾਂ ਨੂੰ, ਕਿਉਂ ਨੀ ਆਪਾਂ ਦੂਜੇ ਦੀ ਜਾਨ ਨੂੰ ਇੰਨੀ importance ਮਤਲਬ ਇੰਨਾ ਸਮਝਦੇ ਨੀ ਯਾਰ ਦੂਜੇ ਦੇ ਸਰੀਰ ਚ ਵੀ ਉਹੀ ਜਾਨ ਹੈ ਜਿਹੜੀ ਆਪਣੇ ਸਰੀਰ ਚ ਜਾਨ ਹੈ। ਹਨਾ ਤਾਂ ਇਹ ਚੀਜ਼ਾਂ ਯਾਰ ਸਮਝਿਆ ਕਰੋ ਮੈਂ ਤਾਂ ਯਾਰ ਸਾਰਿਆਂ ਨੂੰ ਬਸ ਇੱਕੋ ਹੀ ਗੱਲ ਕਹਿਣਾ ਚਾਹਾਂਗਾ ਯਾਰ, ਜਿਹੜੇ ਭਰਾ ਹਨਾ ਸੜਕ ਤੇ ਰਹਿੰਦੇ ਨੇ ਯਾਰ ਜਿਹੜੇ ਭਰਾ ਅਹ ਮਤਲਬ ਆਪਣਾ ਆਪਣੀ ਕੋਈ ਮੋਟਰ ਸਾਇਕਲ ਚਲਾਉਂਦਾ ਹੈ, ਕੋਈ ਐਕਟਿਵਾ ਚਲਾਉਂਦਾ ਹੈ, ਕੋਈ ਆਪਦੀ ਗੱਡੀ ਚਲਾਉਂਦਾ ਹੈ, ਕਾਰ ਬਸ ਟਰੱਕ ਜੋ ਵੀ ਚਲਾਉਂਦੇ ਨੇ ਯਾਰ ਜਿਹੜੇ ਮੇਰੇ ਯਾਰ ਵੀਰ ਭਰਾ ਸੜਕਾਂ ਤੇ ਰਹਿੰਦੇ ਨੇ ਯਾਰ ਉਹ ਮਦਦ ਕਰਿਆ ਕਰੋ ਯਾਰ ਸੜਕ ਤੇ ਜੇ ਕੋਈ ਪਰੇਸਾਨ ਖੜਾ ਹੁੰਦਾ ਹੈ ਯਾਰ ਉਹਦੀ ਮਦਦ ਕਰਨੀ ਚਾਹੀਦੀ ਹੈ ਯਾਰ ਇਹ ਨੀ ਹੈਗਾ ਕਿ ਸ਼ਰਾਬ ਨਾ ਮਤਲਬ ਦੇਖੋ ਵੀ ਜੇ ਕੋਈ ਦੁੱਖੀ ਹੈ ਤਾਂ ਦੁੱਖੀ ਰਵੇ ਹਨਾ ਚਲੋ ਠੀਕ ਹੈ ਇੱਕੋ ਹੀ ਇੱਕ time ਇਹ ਜਿਹਾ ਵੀ ਹੁੰਦਾ ਵੀ ਤੁਸੀਂ ਨਹੀਂ ਖੜ ਸਕਦੇ ਹੈਗੇ ਜਾਂ ਤੁਹਾਡੀ condition ਨਹੀਂ ਹੈਗੀ ਖੜਨ ਦੀ ਤੁਸੀਂ ਨੀਂਦੇ ਹੋ ਤੁਸੀਂ ਭੁੱਖੇ ਹੋ ਤੁਸੀਂ ਕਿਤੇ ਜਾਣਾ ਹੈ ਤੁਹਾਡੀ ਕੋਈ wait ਕਰ ਰਿਹਾ ਹੈ ਤੁਹਾਡੇ ਨਾਲ ਕੋਈ ਗੱਡੀ ਬੈਠਾ ਹੈ ਤੁਸੀਂ ਨਹੀਂ ਖੜ ਸਕਦੇ ਹੈਗੇ ਉਹ ਇੱਕ ਵੱਖਰੀ ਗੱਲ ਹੈ ਯਾਰ।

ਤਾਂ ਯਾਰ ਤੁਹਾਨੂੰ ਰੁੱਕਣਾ ਚਾਹੀਦਾ ਯਾਰ ਹਨਾ ਤੁਹਾਨੂੰ ਖੜਨਾ ਚਾਹੀਦਾ, ਇਹ ਨੀ ਹੁੰਦਾ ਹੈਗਾ ਕਿ ਯਾਰ ਜੇ ਪਿਆ ਪਿਆ ਰਵਾ ਹਨਾ ਮ ਗਿਰਿਆ ਹੋਇਆ ਗਿਰਿਆ ਪਿਆ ਰਵੇ ਹਨਾ ਯਾਰ। ਨਹੀਂ ਇਨਸਾਨੀਅਤ ਜਗਾਉਣੀ ਚਾਹੀਦੀ ਹੈ, ਇਨਸਾਨੀਅਤ ਬੰਦੇ ਚ ਹੋਣੀ ਬਹੁਤ ਜ਼ਰੂਰੀ ਹੈ, ਬਾਕੀ ਅਹ ਜ਼ਿੰਦਗੀ ਚ ਵਾਧੇ ਘਾਟੇ, ਸਫ਼ਰ ਇਹ ਸਭ ਚੱਲਦੇ ਰਹਿੰਦੇ ਨੇ ਹਨਾ ਦੁੱਖ ਤਕਲੀਫ਼ਾਂ ਵੀ ਬੰਦੇ ਨੂੰ ਆ ਜਾਂਦੀਆਂ ਨੇ। ਹਨਾ ਤੇ ਕਦੇ ਬੰਦੇ ਨੂੰ ਚਾਰ ਪੈਸੇ ਵੱਧ ਮਿਲ, ਮਿਲ ਜਾਂਦੇ ਨੇ, ਕਦੇ ਚਾਰ ਪੈਸਿਆਂ ਦਾ ਘਾਟਾ ਵੀ ਪੈ ਜਾਂਦਾ ਹੈ ਤਾਂ ਯਾਰ ਦਿਲ ਤੇ ਨੀ ਲੈਣੀ ਚਾਹੀਦੀ ਯਾਰ ਹਨਾ, ਚਲੋ ਕਦੇ ਬੰਦੇ ਨੂੰ ਬੰਦੇ ਨਾਲ ਕਦੇ ਮਾੜੀ ਵੀ ਹੋ ਜਾਂਦੀ ਹੈ, ਕਿਤੇ ਚੰਗੀ ਵੀ ਹੋ ਜਾਂਦੀ ਹੈ ਹਨਾ ਤਾਂ ਯਾਰ ਹਰ ਤਰ੍ਹਾਂ ਦੀ ਜ਼ਿੰਦਗੀ ਹੈ, ਹਰ ਤਰ੍ਹਾਂ ਦੀ ਦੁਨੀਆਂ ਹੈ, ਦੁਨੀਆਂ ਚ ਕਈ ਤਰ੍ਹਾਂ ਦੇ ਲੋਕ ਨੇ ਭਾਂਡਿਆਂ ਚ ਕਾਲਾ ਤਵਾ ਵੀ ਹੁੰਦਾ ਹੈ, ਐਵੇਂ ਦੁਨੀਆਂ ਚ ਵੀ ਭਾਂਡੇ ਕਈ ਨੇ ਉਹਨਾਂ ਚ ਕਾਲੇ ਤਵੇ ਵੀ ਕਈ ਨੇ ਹਨਾ, ਤਾਂ ਹਰੇਕ ਬੰਦੇ ਨਾਲ ਹਰੇਕ, ਹਰੇਕ, ਹਰੇਕ ਦੀ ਹਾਲਤ ਦੇਖ ਕੇ ਚੱਲਣਾ ਚਾਹੀਦਾ ਹੈ। ਇਹ ਨੀ ਕਿ ਅਹ ਹਰੇਕ ਸਾਹਮਣੇ ਖੁੱਲ ਜਾਓ ਹਰੇਕ ਸਾਹਮਣੇ ਆਪਣੇ ਜਜਬਾਤ ਖੋਲ ਦਓ, ਹਨਾ ਹਰੇਕ ਨੂੰ ਆਪਣੀ ਅਸਲੀਅਤ ਦੱਸਣ ਲੱਗ ਜਾਓ, ਅੱਜ ਕੱਲ੍ਹ ਯਾਰ ਕੋਈ ਕਿਸੇ ਦਾ ਨੀ ਹੈਗਾ ਯਾਰ ਜਿੰਨਾ ਮਰਜ਼ੀ ਜਿਹਦਾ ਮਰਜ਼ੀ ਕਰ ਲਓ ਕੋਈ ਕਿਸੇ ਦਾ ਨੀ ਹੈਗਾ ਕੋਈ ਵੀ ਕਿਸੇ ਦਾ ਨੀ ਹੈਗਾ, ਸਿਰਫ਼ ਆਪਣੇ ਮਾਂ ਪਿਓ ਤੋਂ ਇਲਾਵਾ।

ਇਹ ਚੀਜ਼ਾਂ ਨੂੰ ਸਮਝਣ ਵਾਸਤੇ time ਤਾਂ ਲੱਗਦਾ ਹੈ ਇੱਕ ਉਮਰ ਤਾਂ ਲੱਗਦੀ ਹੈ, ਹਰੇਕ ਬੰਦਾ ਤਾਂ ਨੀ ਇਹ ਚੀਜ਼ਾਂ ਸਮਝ ਸਕਦਾ ਹੈਗਾ। ਇਹ ਤਾਂ ਜਿਹਨੇ ਪਿੰਡੇ ਤੇ ਹੰਡਾਈਆਂ ਹੋਣ ਨਾ, ਇਹ ਉਹੀ ਸਮਝ ਸਕਦਾ ਹੈ ਯਾਰ, ਹਰੇਕ ਬੰਦਾ ਨੀ ਇਹ ਚੀਜ਼ਾ ਸਮਝ ਸਕਦਾ ਹੈਗਾ ਪਿੰਡੇ ਤੇ ਹੀ ਹੰਡਦੀਆਂ ਨੇ time ਲੱਗਦਾ ਹੈ ਹੰਡ ਜਾਂਦੀਆਂ ਪਿੰਡੇ ਤੇ ਵੀ ਪਰ ਸਮਝ ਆ ਜਾਂਦੀ ਆ ਹਨਾ time ਨਾਲ ਆ ਜਾਂਦੀ ਆ ਸਮਝ, ਚਲੋ ਬਾਕੀ ਅਹ ਵਧੀਆ ਲੱਗਾ ਯਾਰ ਤੁਹਾਡੇ ਨਾਲ ਮਿਲਕੇ ਸਾਰਿਆਂ ਨਾਲ, ਬਾਕੀ ਯਾਰ ਬਹੁਤ ਬਹੁਤ ਧੰਨਵਾਦ ਯਾਰ ਤੁਸੀਂ ਮੈਨੂੰ ਸੁਣਿਆ। ਤੁਸੀਂ ਆਪਣਾ ਕੀਮਤੀ time ਕੱਢਿਆ ਮੇਰੇ ਲਈ ਹਨਾ ਯਾਰ, ਬਹੁਤ ਬਹੁਤ ਧੰਨਵਾਦ ਯਾਰ ਸਾਰਿਆਂ ਦਾ। Hello.

ਹਾਂਜੀ ਕਿਵੇਂ ਆ? ਵਧੀਆ ਬਾਈ ਕਮਲਦੀਪ ਤੂੰ ਦੱਸ ਕਿਵੇਂ ਆ? ਵਧੀਆ ਬਾਈ ਹੋਰ ਘਰੇ ਕਿਵੇਂ ਬਈ ਸਾਰੇ? ਵਧੀਆ ਬਾਈ ਵਧੀਆ ਤੂੰ ਦਸ ਆਪਣੇ ਕਿਵੇਂ ਘਰੇ ਸਾਰੇ ਠੀਕ ਹੈ? ਚੜ੍ਹਦੀ ਕਲਾ ਚ ਨੇ ਸਾਰੇ। ਜਮਾ ਚੜ੍ਹਦੀ ਕਲਾ ਚ ਨੇ ਆਪਣੇ ਵੀ ਸਾਰੇ। ਵਧੀਆ ਹੀ ਚਾਹੀਦੇ ਨੇ ਬਾਈ ਸਾਰੇ। ਹੋਰ ਦਸੋ ਕਿ ਕਰਦੇ ਸੀ?